ਇਸ ਤਸਵੀਰ ਵਿੱਚ ਇੱਕ ਗੋਦਾਮ ਦਿਖਾਇਆ ਗਿਆ ਹੈ ਜਿਸ ਵਿੱਚ ਬਹੁਤ ਸਾਰੇ ਬਾਕਸ ਰੱਖੇ ਗਏ ਹਨ।

ਇਸ ਟੇਬਲ ਉੱਪਰ ਇੱਕ ਲੈਪਟੋਪ ਰੱਖਿਆ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਦੁਕਾਨ ਦਿਖਾਈ ਦੇ ਹੈ।

ਇਸ ਤਸਵੀਰ ਵਿੱਚ ਇੱਕ ਬਿਲਡਿੰਗ ਦਿਖਾਈ ਗਈ ਹੈ ਇਹ ਬਿਲਡਿੰਗ ਬਹੁਤ ਹੀ ਵੱਡੀ ਬਿਲਡਿੰਗ ਹੈ।

ਇਸ ਤਸਵੀਰ ਵਿੱਚ ਕਬ ਏ_ਟੀ_ਐਮ ਦਿਖਾਇਆ ਗਿਆ ਹੈ।

ਏਹ ਏ_ਟੀ_ਐਮ ਪੈਸੇ ਕਢਾਉਨ ਦੇ ਕੰਮ ਆਉਂਦਾ ਹੈ।

ਇੱਸ ਤਸਵੀਰ ਵਿੱਚ ਇੱਕ ਮੰਦਿਰ ਦਿਖਾਯਾ ਗਿਆ ਹੈ।

ਇਹਨਾ ਪਹਾੜਾਂ ਦੇ ਵਿੱਚ ਇੱਕ ਨਦੀ ਬਣੀ ਹੋਈ ਹੈ।

ਅਤੇ ਉਸ ਦੇ ਲੱਗੇ ਦੋ ਸਪੀਕਰ ਰੱਖੇ ਗਏ ਹਨ।

ਇਸ ਤਸਵੀਰ ਵਿੱਚ ਇੱਕ ਓ_ਡੀ ਰੈਸਟੋਰੈਂਟ ਦਿਖਾਇਆ ਗਿਆ ਹੈ।

ਉਸ ਗਾਰਡਨ ਦੇ ਵਿੱਚ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ।

ਇਸ ਵਿੱਚ ਕੁਝ ਟੈਡੀ ਬੀਅਰ ਵੀ ਰੱਖੇ ਗਏ ਹਨ।

ਅਤੇ ਇਸ ਦੁਕਾਨ ਵਿੱਚ ਇੱਕ ਬਾਥਰੂਮ ਬਣਿਆ ਹੋਇਆ ਹੈ।

ਇਸ ਦੇ ਬਾਹਰ ਇੱਕ ਵਾਸ਼ ਬੇਸਿਨ ਵੀ ਲੱਗੀ ਹੋਈ ਹੈ।

ਇਸ ਤਸਵੀਰ ਵਿੱਚ ਇੱਕ ਜਿਮ ਦਿਖਾਯਾ ਗਿਆ ਹੈ।

ਇੱਸ ਤਸਵੀਰ ਵਿੱਚ ਇੱਕ ਸਕੂਲ ਦਿਖਾਇਆ ਗਿਆ ਹੈ।

ਉਸ ਗੈਸ ਦੇ ਨਾਲ ਸਲਿੰਡਰ ਵੀ ਰੱਖਿਆ ਗਿਆ ਹੈ।